ਪੰਜ ਕੁ ਸਾਲ ਦਾ ਸੀ ਕਹਿੰਦੀ ਦੋਵੇਂ ਭੈਣ ਭਰਾ ਖੇਡਣਡੇ ਸੀ ਪਾਰਕ ਵਿੱਚ ਤੇ ਉਹ ਗੇਂਦ ਲੈਣ ਚਲੇ ਗਿਆ ਤੇ ਉਹ ਲਾਗੇ ਕਿਤੇ ਸੱਪ ਹੋਣਾ ਤੇ ਸੱਪ ਨੇ ਉਹ ਕਰ ਦਿੱਤਾ ਡੰਗ ਮਾਰ ਦਿੱਤਾ ਹੱਥ ਤੇ।

ਹਾਂ ਹੱਥ ਜਿਹੜਾ ਉਹ ਗਲ ਗਿਆ ਤੇ ਕਹਿੰਦੀ ਦਵਾ ਪ੍ਰਾਰਥਨਾ ਹੈ ਜਿਹੜੀ ਜਿਹੜੀ ਹੁਣ ਕੀਤੀ ਸੀ ਉਹਨੇ

ਚਲੋ ਕੋਈ ਗੱਲ ਨੀ ਠੀਕ ਹੈ ਹਾਂ ਤੇ ਪਰ ਹਜੇ ਮੁੰਡਾ ਜਿਹੜਾ ਮਸ਼ੀਨ ਚ ਹੀ ਹੈ ਤੇ ਤੈਨੂੰ ਕਿਹਨੇ ਦੱਸਿਆ?

ਅੱਛਾ ਉਹਨੂੰ phone ਫ਼ਾਨ ਆਇਆ ਸੀਗਾ।

ਤੇ ਮੈਂ ਕਿਹਾ ਸਨਾ ਤੂੰ ਕੋਈ ਇੱਧਰਲੀ side ਤੇ ਕਿਤੇ ਡਾਕਟਰਾਂ ਨੂੰ ਵਧੀਆ ਨੂੰ ਵਖਾ ਲੈਣ ਵੀ ਹਨਾ, ਨਾ ਬੇਚਾਰੇ ਦਾ ਹੱਥ ਜਿਸ ਤਰ੍ਹਾਂ ਮਰਜ਼ੀ ਵੀ ਚਾਚੀ ਆਪਣਾ ਹਨਾ ਜਾਂ ਹੱਥ ਹੋਵੇ ਤੇ ਜਾਂ ਹਨਾ ਓਦਾਂ ਹਨਾ ਕਿੰਨੀ ਬੜੀ ਮੁਸਕਲ ਨਿੱਕਾ ਜਿਹਾ ਤਾਂ ਹਜੇ ਹੈ ਹਾਂ ਮਸ਼ੀਨ ਚ ਕਹਿੰਦੀ ਲੱਗਾ

ਚਲੋ

ਤੇ ਸਨਾ ਆਈ ਉਹਦੇ ਘਰ ਕਿ ਨਹੀਂ?

ਹਾਂ

ਸਨਾ ਉਹਦੇ ਲਾਗੇ ਆਈ ਸੀ ਕਿ ਨਹੀਂ? ਨਾ ਸਨਾ ਨੀ ਆਈ ਸਨਾ ਦਾ ਹੁਣ ਲੱਗਾ ਹਾਂ

ਸਨਾ ਸਨਾ ਉਹਦੀ ਕੁੜੀ ਸਨਾ ਦੀ ਉੱਥੇ ਹੈ।

ਸਨਾ ਜੰਮੂ ਉਹ ਵੀ ਕਿਤੇ ਗਈ, ਇੱਕ ਕੋਠੀ ਦਾ ਕੰਮ ਕਰਦੀ ਤਾਂ ਬਾਰਾਂ ਹਜ਼ਾਰ ਰੁਪਈਏ ਤਨਖਾਹ ਲੈਂਦੀ ਰੋਟੀ ਇਕੱਲੀ ਬਣਾਉਂਦੀ।

ਉਹਨੇ ਕਰਨਾ ਹੈਂ ਕੰਮ ਉਹ ਤੇ ਫਿਰ ਹਾਂ ਇਹ ਆਈ ਸੀ ਚਾਚੀ ਇੱਕ ਦਿਨ ਬਾਵਾ ਹਾਂ ਰਾਤ ਰਹਿ ਕੇ ਗਈ। ਅੱਛਾ ਸਾਨੂੰ ਨੀ ਪਤਾ, ਕੌਣ ਕੌਣ ਇਕੱਲੀ?

ਹਾਂ ਤੇ ਕੁੜੀ ਕਿੱਢੀ ਸਾਰੀ ਸੀ ਤੇ ਬੜੇ ਬੜੇ ਵੀ ਚਾਚੀ ਉਹਦੇ ਲੰਮੇ ਵਾਲ ਸਨਾ ਦੀ ਕੁੜੀ ਦੇ

ਚਾ ਮੈਂ ਉਹਨੂੰ ਮੈਂ ਬੇਬੀ ਨੂੰ ਕਿਹਾ ਸੀ ਮੈਂ ਕਿਹਾ ਜਦੋਂ ਸਨਾ ਆਏਗੀ ਮੈਨੂੰ ਦੱਸੀ ਤੇ ਬੇਬੀ ਦੁੱਧ ਲੈਣ ਆਈ ਤੇ ਕਹਿੰਦੀ ਦੀਦੀ ਆ ਗਈ ਸਨਾ ਤੇ ਫਿਰ ਮੈਂ ਰੋਟੀ ਰੂਟੀ ਪਕਾ ਲਈ ਆਪਾਂ ਤੇ ਮੈਂ ਗਈ ਮੁੜਕੇ ਉਹਨੂੰ ਮਿਲਣ ਸਨਾ ਨੂੰ। ਤੇ ਸਨਾ ਬੇਬੀ ਦਾ ਮੁੰਡਾ ਨੀ ਉਹਨਾਂ ਕੋਲ ਭੈਣਾ ਜਾਂਦਾ ਤੇ ਉਹਨੇ ਆਣ ਕੇ ਸਨਾ ਨੇ ਰੋਟੀ ਰੂਟੀ ਬਣਾਈ ਉਹ ਤੇ ਬੇਬੀ ਚਲੋ ਸਿੰਦਰ ਚਲੋ ਸਿੰਦਰ ਠੀਕ ਹੈ ਤੇ ਫਿਰ ਮੈਂ ਬਾਅਦ ਚ ਕਰਾਂਗੀ ਠੀਕ ਹੈ। ਚੱਲ ਚੰਗਾ ਚਾਚੀ, ਠੀਕ ਹੈ। ਕਿਆ ਚੱਲ ਰਿਹਾ

ਕੰਮਕਾਰ ਠੀਕ ਚੱਲਦਾ ਕੁਝ ਨੀ ਬਸ ਵਿਹਲੇ light ਭੱਜ ਗਈ ਤੁਸੀਂ ਦੱਸੋ

ਗਰਮੀ ਚ ਕੰਮ ਨੀ ਹੁੰਦਾ

ਹਾਂ ਮਾੜੀ ਮੋਟੀ ਤਾਂ ਮਿਲੂਗੀ ਰਾਮਦਾਰੀ ਇਹ ਦਿਨ ਨੀ ਲੰਘ ਠੰਢ ਚ ਦਿਨ ਲੰਘਦਾ ਪਤਾ ਨੀ ਲੱਗਦਾ ਕਦੋਂ ਲੰਘ ਗਿਆ ਤੁਸੀਂ ਤਾ inverter ਬਾਕੀ ਤੇ ਪੱਖਾ ਲਵਾ ਰੱਖਿਆ

ਤੈਨੂੰ ਕਿਹਾ ਪੈ ਜਾ ਬਾਈ ਇੱਕ ਪੱਖਾ ਚੱਲਦਾ ਬਸ ਨੀਚੇ ਬਾਕੀ ਉਪਰ ਚੱਲਦਾ ਐ ਹਮ ਦੋ inverter ਨੇ ਇੱਕ ਉਪਰ ਇਕ ਥੇੱਲੇ ਇੱਕੋਂ ਹੈਗਾ

ਇੱਕ ਉਪਰ ਚੱਲਦਾ ਇੱਕ ਥੱਲੇ ਚੱਲਦਾ ਪੱਖਾ ਬੰਦੇ ਨੂੰ ਅਕਲ ਨੀ ਘੱਟ ਐ ਬੰਦਿਆਂ ਨੂੰ ਅਕਲ

ਹਾਂ ਇਹ ਤਾਂ ਗੱਲ ਹੈਗੀ ਐ ਇੱਕ ਪੱਖਾ ਲੋਬੀ ਜਿੱਥੇ ਹਾਲ ਐ ਆਪਣਾ ਉੱਥੇ ਇੱਕ ਪੱਖਾ ਚੱਲਦਾ ਜਰੂਰ ਹੋਣਾ ਚਾਹੀਦਾ ਐ

ਪੱਕੇ ਤਾਂ ਹੋਣ

ਹਮ

ਉਪਰ ਤਾਂ ਸਾਰੇ ਕਿਤੇ ਲਾ ਰੱਖੇ ਐ ਐਵੇ ਦੇ ਬੰਦੇ ਕਾਹਤੋਂ ਹੁੰਦੇ ਐ ਮੈਨੂੰ ਸਮਜ ਨੀ ਲੱਗਦੀ ਪਤੀ ਨੀ ਕੀ ਕਹਿ ਸਕਦੇ ਐ ਕੀ ਬੰਦਾ ਇਹੋ ਜਿਹਾ ਕੀ ਹੋ ਜਾਂਦਾ ਐ ਬੰਦਿਆਂ ਨੂੰ ਹਾਂ ਕੀ ਕਹਿ ਸਕਦੇ ਐ ਬਾਅਦ ਚੋਂ ਮਗਰੋਂ ਹੁੰਦਾ ਗਾ ਇਨਾਂ ਨੂੰ ਐ ਇਹ ਥੱਲੇ ਪੰਜ ਰਹਿੰਦੇ ਐ ਅਸੀਂ ਉੱਪਰ ਦੋ ਰਹਿੰਦੇ ਐ ਠੀਕ ਐ ਨਾ ਪਤਾ ਨੀ ਲੱਗਦਾ ਹਾਂ ਵੀ ਜਵਾਕ ਵੀ ਥੱਲੇ ਰਹਿੰਦੇ ਨੇ ਚੱਲ ਵੀ ਇਹਨਾਂ ਨੂੰ ਇਹ ਨੀ ਪਤਾ ਲੱਗਦਾ ਕਿ ਮੈਂ ਹਰੇਕ ਨੂੰ ਵੱਖ ਰਹਿ ਕੇ ਸਮਝਾ ਹਮ ਚੱਲ ਵੱਡਾ ਐ ਚੱਲ ਹੁਣ ਕਹਿ ਵੀ ਨੀ ਸਕਦੇ ਉਹ ਖੁਦ ਨੀ ਸਮਝਦੇ ਯਾਰ ਵੀ ਹਾ ਥੱਲੇ ਤਾਂ ਐਨੇ ਬੰਦੇ ਰਹਿੰਦੇ ਅਸੀਂ ਫਿਰ ਵੀ ਇੱਕ ਪੱਖਾ ਦਿੰਦੇ ਹਾਂ ਅਸੀਂ ਦੋ ਪੱਖੇ ਕਰੀ ਬੈਠੇ ਐ ਅਸੀਂ ਦੋ ਜਾਣੇ ਫਰਕ ਤਾਂ ਬਾਈ ਹੁੰਦਾ ਨਾ ਜੇ ਉਦਾ ਰਾਤ ਨੂੰ light ਭਜ ਗਈ ਚੱਲ ਮੈਂ ਤਾਂ ਐਈ ਪਿਆ ਰਿਹਾ ਅੰਦਰੇ ਗਰਮੀ ਚ

inverter ਖਤਮ ਹੋ ਗਿਆ ਅਛਾ ਪਾਸੇ ਨੂੰ ਚਾਰ ਦਿਵਾਰੀ ਨੂੰ ਝਾਕੀ ਗਈ ਕੀ ਕਰੀਏ ਚੱਲ ਹੁਣ ਇਹਨਾਂ ਦਾ ਹਾਂ ਇੱਕ ਦਿਨ ਨਾ ਕਰਾਂਗੇ ਚੱਲ ਕੋਈ ਗਲ ਨੀ ਬਾਬੇ ਐਨੀ ਗਰਮੀ ਹੈ ਹੀ ਨੀ ਸੀ ਯਾਰ ਪੁਰਾਣੇ time inverter ਹੈਗਾ ਸੀ ਯਾਰ ਇੱਕ headphone ਆਏ ਨੇ ਹੈਨਾ ਹੁਣ

ਪਤਾ ਨੀ ਹੁਣ company ਦੇ ਜੁਮੈਟਰੀ ਜਿਹੀ ਦੇ ਨਾਲ ਐ ਜਿਹੜੇ headphone ਵਿਚੇ ਚਾਰਜ ਲਾਉਂਦੇ ਨੇ ਫੋਨ ਐਵੇ ਹੋਣਏ ਤਿੰਨ ਸੋ ਦੇ ਨੇ ਹੈ ਵੀ ਤਿੰਨ ਸੋ ਦੇ ਨੇ ਬਾਈ ਛੱਡ ਪਰਾ ਕੀ ਫਾਇਦਾ ਬਥੇਰੇ ਪਏ ਹਮ ਅੱਛਾ

ਆਹੋ ਹਾਂ

ਫਾਇਦਾ ਤਾਂ ਕੀ ਐ

ਹੋਰ ਸੁਣਾ ਕੋਈ ਨਵੀਂ ਤਾਜੀ ਪਿੰਡ ਦੀ ਕੋਈ ਗੱਲਬਾਤ

ਵਧੀਆ

ਹੁਣ ਤਾਂ ਬਸ ਕੁਝ ਨੀ ਮਹੌਲ ਤਾਂ ਬਸ ਆਹੀ ਹਨੇਰੀ ਕਰਕੇ ਵਿਗੜਿਆਂ ਜਾ ਪੈ ਗਿਆ

ਲੋਕ ਚੱਕ ਚੱਕ ਕੇ ਲਿਆਈ ਜਾਂਦੇ ਨੇ ਲੱਕੜਾ ਠੀਕ ਐ ਲੱਕੜਾ

ਨਾਲੇ ਤੇ ਡਿੱਗੀ ਪਈਆਂ ਨੇ ਲੱਕੜਾ

ਲੋਕ ਬਾਲਦੇ ਸੀ ਕਿ ਹਨੇਰੀ ਆ ਜਾਵੇ ਹਨੇਰੀ ਆ ਗਈ ਚੱਲ ਹੁਣ ਨਾ ਮੈਂ ਸਵੇਰੇ ਪੜ ਲੈਂਦਾ ਹਾਂ ਸਵੇਰੇ ਲਾ ਲਈ ਸੀ ਲੋਕਾਂ ਨੇ ਦੋ ਦੋ ਤਿੰਨ ਤਿੰਨ ਗੇੜੇ ਜਦੋਂ ਆਪਾ ਉੱਠੇ ਐ ਹੋਰ ਬਰਸੀਸ ਵਾਲਾ ਚੱਕੀ ਫਿਰਦਾ ਸੀ ਸੀਟੀਆਂ ਵਾਲੀ ਬਰਸੀਸ ਅੱਛਾ ਆ ਮੌਜ ਵਰਗੀ ਵੀ ਕੋਈ ਚੀਜ ਬਣੇ ਯਾਰ ਕਿਉਂਕਿ ਹਾਂ ਲੱਕੜਾ ਤਾਂ ਬਾਹਲਾ ਦਰੱਖਤਾਂ ਤੋਂ ਵੱਢ ਨੀ ਸਕਦੇ ਹਾਂ ਜੇ ਡਿੱਗੇ ਪਏ ਹੋਣ ਉਹ ਚੱਕ ਸਕਦੇ ਹਾਂ ਹਾਂ ਉਹ ਚੱਕ ਸਕਦੇ ਹਾਂ

ਸਾਲ ਤਾਂ ਸਾਨੂੰ ਪੂਰਾ

ਹੈਂ

ਹਾਂ ਉਹ ਤਾਂ ਕਹਿੰਦੇ ਹੋਣੇ ਐ ਹਨੇਰੀ ਰੋਜ ਹੀ ਆ ਜਾਂਦੀ ਦਿਖਾਉਣ ਐ ਹਨੇਰੀ ਰੋਜ ਥੋੜੀ ਆਉਂਦੀ ਨਾਲ ਹੀ ਸੁਕੀ ਲੱਕੜ ਹੁੰਦੀ ਐ

ਓਹੀ ਬੂੜੀਆਂ ਜਿਹੀਆਂ ਬਥੇਰੀਆਂ ਜਾਈ ਜਾਂਦੀਆਂ ਹਲੇ ਵੀ ਨੀ ਹੱਟਦੀਆਂ ਵੀ ਲੱਕੜ ਕੋਈ ਕਹਿੰਦਾ ਕੋਈ ਚੀਜ ਨੀ ਵੱਢਣੀ ਲੱਕੜ ਲੁਕੜ ਦੀ

ਹਾਜਰੀ ਨਾ ਲਾਵਾਗੇ ਕੈ cancel ਕਰ ਦਾਗੇ ਹੋਰ ਕੀ ਕਹਿੰਦਾ ਜਿਹੜਾ ਹਾਂ ਹਾਂ ਲੱਕੜ ਨੀ ਵੱਢਣੀ

ਉਹੀ ਕੰਮ ਕਰਨਾ ਐ ਤਾਂ ਹੋਰ ਕੁਛ ਨਾ ਕਰ ਹਾਂ ਨਿਕਲੋਗੇ ਤਾਂ ਯਾਰ ਭੁਗਤੋਗੇ ਇਕ ਵਾਰ ਕੀ ਹੋਇਆ ਇਹਨਾਂ ਨੇ ਕੱਦੂ ਤੋੜ ਲਿਆ ਹਾਂਜੀ

ਅੱਛਾ ਕਹਿੰਦਾ ਓਏ ਹੋਏ ਹਾਂਜੀ ਹਾਂਜੀ ਤੇਜੱਗੇ ਦੀ ਘਰਵਾਲੀ

ਦੋਨਾਂ ਨੇ ਕੱਦੂ ਲੁਕਾਅਲਿਆਪਤਾਨਾਲੱਗਾ ਅੱਛਾ

ਹਾਂ ਬਸ ਫਿਰ ਮੈਂ ਕਿਹਾ ਚਲੋ ਘਰ ਨੂੰ ਬਾਈ

ਕੱਦੂ ਵੀ ਲੈਜੋ ਨਾਲ ਗਾਲਾ ਕੱਢੀਆਂ ਨੀ ਫਿਰ

ਤੇ ਕਹਿੰਦੀ ਭੋਲਾ ਕੁੱਟੀਗਾ ਜੇ ਮੈਂ ਘਰੇ ਆ ਗਈ ਉਹ ਕੰਮ ਕਰੂੰਗਾ

ਮੈਨੂ ੰਉਂ ਇਹਦੇ ਤੇ ਤਰਸ ਜਿਹਾ ਆਇਆ ਰਾਜੀ ਨੀ ਮੰਨਿਆ ਕਹਿੰਦਾ ਨਾ ਯਾਰ ਹੁਣ ਬਣਾਉਂਦਾ ਮੈਂ ਬੰਦਾ

ਹੋਰ ਨਾ ਥੱਲੇ ਤੋੜ ਲਓ ਆਥਣੇ time ਹੋਇਆ ਥੱਲੇ ਤੋੜ ਲਓ ਕੋਠੇ ਤੇ ਪਤਾ ਨਹੀਂ ਕਿੱਥੇ

ਜਾ ਜਦੋਂ ਛੁੱਟੀ ਹੁੰਦੀ ਐ ਦੁਪਹਿਰ ਦੀ ਉਦੋ ਚਾਹੇ ਮੰਨ ਲਓ ਹੈਂ

ਹਾਂ ਜਦੋਂ ਕੰਮ ਕਰਦੇ ਐ ਉਦੋਂ ਨੀ ਕੰਮ ਕਾਹਤੇ ਕਰਨਾ ਸਵੇਰੇ ਸਵੇਰੇ ਦੀ ਗੱਲ ਐ ਠੰਢ ਦੀ ਤੜਕੇ ਜਾਣ ਸਾਰ ਹੀ